ਬਾਜਵਾ ਉਸਨੂੰ ਕਹਿੰਦਾ ਹੈ ਕਿ ਉਹ ਅਜੀਬ ਘੁੰਮਣ-ਘੇਰੀਆਂ ਵਿੱਚ ਫਸ ਗਿਆ ਹੈ ਤੇ ਉਸ ਅੱਗੇ ਮੌਤ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਹ ਰਾਏ ਦੇ ਪੁੱਛਣ ਤੇ ਕਹਿੰਦਾ ਹੈ ਕਿ ਉਸਨੂੰ ਕਹਿੰਦਾ ਹੈ ਕਿ ਉਹ ਸਾਰੀ ਗੱਲ ਸ਼ਾਮ ਤੱਕ ਦੱਸੇਗਾ। ਉਸਨੇ ਰਾਏ ਨੂੰ ਕਿਹਾ ਕਿ ਜੇਕਰ ਕੋਈ ਅਜਨਬੀ ਆਵੇ ਤਾਂ ਉਹ ਉਸਨੂੰ ਕੁਝ ਨਾ ਦੱਸੇ ਤੇ ਜੇ ਮਰਸੀ ਆਵੇ ਤਾਂ ਉਸਨੂੰ ਕਹਿਣਾ ਕਿ ਉਹ Metro Hotel ਵਿੱਚ ਹੈ।

ਇਹੋ ਹੀ ਬਾਜਵੇ ਦੀ ਦੂਜੀ ਪਤਨੀ ਹੈ। ਸ਼ਰਨਜੀਤ ਨੂੰ ਉਸਦੀ ਸ਼ਕਲ ਬੜੀ ਮਾਸੂਮ ਤੇ ਸਾਊ ਜੀ ਦਿਖਾਈ ਦਿੰਦੀ ਹੈ। ਸ਼ਰਨਜੀਤ ਉਸਨੂੰ ਕੋਈ ਸਜਾ ਦੇਣ ਦੇ ਹੱਕ ਵਿੱਚ ਨਹੀਂ। ਉਹ ਕਹਿੰਦੀ ਹੈ ਕਿ ਉਹ ਇੰਨੇ ਵਿੱਚ ਹੀ ਬਹੁਤ ਖੁਸ਼ ਹੈ ਕਿ ਉਸ ਅਹ ਉਸਦੇ ਬੱਚੇ ਨੂੰ ਉਸਦਾ ਪਿਤਾ ਮਿਲ ਜਾਵੇ। ਉਹ ਪਤੀ ਦੇ ਮਿਲਣ ਦੀ ਆਸ ਆਪਣੇ ਹਿਰਦੇ ਵਿੱਚ ਨਹੀਂ ਰੱਖਦੀ। ਪਰ ਸੁਖਦੇਵ ਇਸ ਵਿਚਾਰ ਨਾਲ ਸਹਿਮਤ ਨਹੀਂ। ਉਹ ਹਰ ਕੀਮਤ ਤੇ ਭਰਜਾਈ ਨੂੰ ਭਰਾ ਦੇ ਘਰ ਵਸਾਉਣਾ ਚਾਹੁੰਦਾ ਹੈ। ਇੰਨੇ ਨੂੰ ਢਿੱਲੋਂ ਆ ਜਾਂਦਾ ਹੈ ਤੇ ਉਹਨਾਂ ਨੂੰ ਬਾਜਵੇ ਦੇ ਗੁੱਸੇ ਬਾਰੇ ਦੱਸਦਾ ਹੈ। ਉਹ ਬਾਜਵੇ ਹੱਥੋਂ ਸ਼ਰਨਜੀਤ ਦਾ ਕਤਲ ਹੋਣ ਦਾ ਡਰ ਪ੍ਰਗਟ ਕਰਦਾ ਹੈ। ਬਾਜਵੇ ਹੱਥੋਂ ਸ਼ਰਨਜੀਤ ਨੂੰ shoot ਕੀਤੇ ਜਾਣ ਵਾਲੇ ਡਰ ਬਾਰੇ ਸੋਚ ਕੇ

ਸ਼ਰਨਜੀਤ ਅੰਗੀਠੀ ਤੇ ਪਈ ਮਰਸੀ ਦੀ ਤਸਵੀਰ ਚੁੱਕ ਕੇ ਲੋੜੀਂਦਾ ਪਹਿਰਾਵਾ ਪਹਿਨਣ ਤੇ ਮਰਸੀ ਵਰਗੇ ਵਾਲ ਬਣਾਉਣ ਅਹ ਬਣਾਉਣ ਲਈ ਅੰਦਰ ਚਲੀ ਜਾਂਦੀ ਹੈ। ਇਸ ਪਿੱਛੋਂ ਢਿੱਲੋਂ ਦੱਸਦਾ ਹੈ ਕਿ ਰਾਏ ਵੀ ਉਹਨਾਂ ਦਾ ਸਾਥ ਦੇਵੇਗਾ। ਸੁਖਦੇਵ ਤਜਵੀਜ ਰੱਖਦਾ ਹੈ ਕਿ ਮਰਸੀ ਨੂੰ ਦਬਾ ਅਹ ਦਾਅਵਾ ਮਾਰ ਕੇ ਡਰਾ ਦਿੱਤਾ ਜਾਵੇ। ਅਜੇ ਇਹ ਗੱਲਾਂ ਹੋ ਹੀ ਰਹੀਆਂ ਹੁੰਦੀਆਂ ਹਨ ਕਿ ਬਾਹਰੋਂ ਮਰਸੀ ਆ ਜਾਂਦੀ ਹੈ। ਉਹ ਸੁਖਦੇਵ ਨੂੰ ਮਿਲ ਕੇ ਬੜੀ ਖੁਸ਼ ਹੁੰਦੀ ਹੈ। ਸੁਖਦੇਵ ਉਸ ਨੂੰ ਦੱਸਦਾ ਹੈ ਕਿ ਇਹ ਬਾਜਵੇ ਦੀ ਪੰਜਾਬਣ ਪਤਨੀ ਹੈ। ਤੇ ਉਹ ਝੂਠ ਬੋਲ ਕੇ ਦੱਸਦਾ ਹੈ ਕਿ ਉਸਨੇ ਉਸ ਤੋਂ ਤਲਾਕ ਲਿਆ ਹੋਇਆ ਹੈ। ਮਰਸੀ ਅੰਦਰ ਸ਼ਰਨਜੀਤ ਨੂੰ ਬੈਠੀ ਦੇਖ ਕੇ ਸਾਰੀ ਗੱਲ ਸਮਝ ਜਾਂਦੀ ਹੈ ਤੇ ਬਾਜਵੇ ਸਮੇਤ ਬਾਕੀ ਪੰਜਾਬੀਆਂ ਨੂੰ ਬੁਰਾ-ਭਲਾ ਕਹਿੰਦੀ ਹੋਏ ਉਥੋਂ ਚਲੀ ਜਾਂਦੀ ਹੈ।

ਬਾਜਵਾ ਇਹ ਸਭ ਕੁਝ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਢਿੱਲੋਂ ਦੇ ਪੁੱਛਣ ਤੇ ਸੁਖਦੇਵ ਉਸਨੂੰ ਦੱਸਦਾ ਹੈ ਕਿ ਬਾਜਵਾ ਸ਼ਰਨਜੀਤ ਨੂੰ ਇਸ ਕਰਕੇ ਨਫਰਤ ਕਰਦਾ ਹੈ ਕਿਉਂਕਿ ਉਹ ਸੱਚ ਬੋਲਦੀ ਸੀ। ਫਿਰ ਜਦੋਂ ਉਸ ਨੇ ਉਸ ਨੂੰ ਬੁਰੀਆਂ ਗੱਲਾਂ ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਉਲਟਾ ਸ਼ਰਨਜੀਤ ਉਤੇ ਦੋਸ਼ ਠਾਪਣੇ ਸ਼ੁਰੂ ਕਰ ਦਿੱਤੇ। ਤੂੰ ਪੁੱਛਦੀ ਹੈਂ ਕਿ ਉਹ ਔਰਤਾਂ ਨੂੰ ਸਮਝਦਾ ਕੀ ਹੈ ਤੇ ਸ਼ਾਦੀ ਦਾ ਮਤਲਬ ਕੀ ਹੁੰਦਾ ਹੈ। ਬਾਜਵਾ ਬੜਾ ਰੁੱਖਾ ਉਤਰ ਦਿੰਦਾ ਹੈ। ਸ਼ਰਨਜੀਤ ਆਪਣਾ ਕਸੂਰ ਪੁੱਛਦੀ ਹੈ ਤੇ ਉਸਦੇ ਪੁੱਠੇ ਚਾਲਿਆਂ ਦੀ ਕੜੀ ਖੋਲਦੀ ਹੈ। ਬਾਜਵਾ ਗੁੱਸੇ ਵਿੱਚ ਆ ਕੇ pistol ਤਾਣਦਾ ਹੈ ਤੇ ਉਸਨੂੰ ਕਹਿੰਦਾ ਹੈ ਜੇਕਰ ਉਸਨੂੰ ਜਾਨ ਚਾਹੀਦੀ ਹੈ ਤਾਂ ਅੱਗੇ ਇੱਕ ਲਫਜ ਨਾ ਬੋਲੇ। ਸ਼ਰਨਜੀਤ ਕਹਿੰਦੀ ਹੈ ਕਿ ਉਹ ਬੇਇਜਤ ਹੋਣ ਨਹੀਂ ਆਈ। ਉਸਨੂੰ ਮੌਤ ਜਾਂ ਇੱਜਤ ਚਾਹੀਦੀ ਹੈ। ਬਾਜਵਾ ਕਹਿੰਦਾ ਹੈ ਕਿ ਉਸਨੂੰ ਮੌਤ ਮਿਲੇਗੀ। ਸੁਖਦੇਵ ਵਿਚਕਾਰ ਆ ਜਾਂਦਾ ਹੈ ਤੇ ਕਹਿੰਦਾ ਹੈ ਕਿ ਉਸਦੀ ਮੌਤ ਤੋਂ ਪਹਿਲਾਂ ਉਸਦੀ ਭਰਜਾਣੀ ਨਹੀਂ ਮਰੇਗੀ।

ਇਕਾਂਗੀ ਵਿੱਚ ਮੁੱਖ ਪਾਤਰ ਹੈ। ਉਸਦਾ ਵਿਆਹ ਪੰਜਾਬ ਵਿੱਚ ਸ਼ਰਨਜੀਤ ਨਾਲ ਹੋਇਆ ਸੀ। ਉਹ ਇੱਕ ਘਟੀਆ ਆਚਰਨ ਵਾਲਾ ਵਿਅਕਤੀ ਹੈ, ਝੂਠ ਬੋਲਣ ਵਾਲਾ ਅਤੇ ਮਨਮਤੀਆਂ ਕਰਨ ਵਾਲਾ ਵਿਅਕਤੀ ਹੈ। ਸ਼ਰਨਜੀਤ ਜਦੋਂ ਹਰਦੇਵ ਬਾਜਵੇ ਨੂੰ ਪੁੱਠੇ ਰਾਹ ਤੋਂ ਜਾਣ ਲਈ ਰੋਕਦੀ ਹੁੰਦੀ ਸੀ, ਤਾਂ ਉਹ ਉਲਟਾ ਸ਼ਰਨਜੀਤ ਦੇ ਆਚਰਣ ਤੇ ਦੋਸ਼ ਠਾਪਣੇ ਸ਼ੁਰੂ ਕਰ ਦਿੰਦਾ ਸੀ ਤੇ ਲੋਕਾਂ ਵਿੱਚ ਉਸ ਦੀ ਬਦਨਾਮੀ ਕਰ ਦਿੰਦਾ ਸੀ। ਜਦੋਂ ਇਹਨਾਂ ਨੂੰ ਸਾਬਤ ਕਰਨ ਲਈ ਸ਼ਰਨਜੀਤ ਨੇ ਬਾਜਵੇ ਤੋਂ ਸਬੂਤ ਮੰਗਿਆ, ਤਾਂ ਉਹ ਭਾਰਤ ਛੱਡ ਕੇ England ਜਾ ਪੁਜਿਆ ਸੀ ਤੇ ਉਥੇ ਇਕ mem ਨਾਲ ਵਿਆਹ ਕਰ ਲਿਆ, ਜਿਸਦਾ ਨਾਮ ਮਰਸੀ ਸੀ। ਤੇ ਉਸਨੇ ਮਰਸੀ ਨੂੰ ਇਹ ਦੱਸਿਆ ਕਿ ਉਸ ਦੀ ਜਿਹੜੀ ਪਹਿਲੀ ਪਤਨੀ ਸੀ, ਉਹ ਉਸ ਤੋਂ ਤਲਾਕ ਲੈ ਚੁੱਕਿਆ ਸੀ। ਇਧਰ ਸ਼ਰਨਜੀਤ ਦੇ ਇੱਕ ਲੜਕਾ ਅਹ ਲੜਕਾ ਹੋ ਚੁੱਕਿਆ ਸੀ, ਜਿਸਦਾ ਨਾਮ ਨੀਟੂ ਰੱਖਿਆ ਸੀ। ਤੇ ਉਸਨੂੰ ਹਰਦੇਵ ਦੇ ਦੂਜੇ ਵਿਆਹ ਦੀ ਜਦੋਂ ਈ ਖਬਰ ਮਿਲੀ ਤਾਂ ਉਦੋਂ ਹੀ ਉਹ ਆਪਣੇ ਦਿਉਰ ਸੁਖਦੇਵ ਤੇ ਲੜਕੇ ਨੀਟੂ ਦੇ ਨਾਲ England ਜਾ ਪਹੁੰਚੀ ਸੀ। ਉਹਨਾਂ ਦੇ

ਕਾਨੂੰਨੀ ਤੌਰ ਤੇ ਸ਼ਰਨਜੀਤ ਉਸਦੀ ਪਤਨੀ ਹੈ। ਇੱਕ ਪਤਨੀ ਦੇ ਹੁੰਦਿਆਂ ਦੂਜਾ ਵਿਆਹ ਕਰਨਾ ਭਾਰਤ ਵਿੱਚ ਵੀ ਜੁਰਮ ਹੈ ਤੇ England ਵਿੱਚ ਵੀ। ਤੇ ਬਾਜਵਾ ਬੜੇ ਗੁੱਸੇ ਵਿੱਚ ਆਉਂਦਾ ਹੈ ਤੇ ਸ਼ਰਨਜੀਤ ਨੂੰ ਬੁਰਾ ਭਲਾ ਕਹਿੰਦਾ ਹੈ। ਉਹ ਕਹਿੰਦਾ ਹੈ ਕਿ ਸ਼ਰਨ ਭਾਵੇਂ ਜੋ ਮਰਜੀ ਕਰੇ ਪਰ ਉਹ ਉਸਨੂੰ ਆਪਣੀ ਪਤਨੀ ਨਹੀਂ ਬਣਾਏਗਾ। ਤੇ ਉਸਨੂੰ ਸਲਾਹ ਦਿੰਦਾ ਹੈ ਕਿ ਉਹ ਮਰਸੀ ਅੱਗੇ ਆਪਣਾ ਕਸੂਰ ਮੰਨ ਲਵੇ ਤੇ ਉਸ ਤੋਂ ਤਲਾਕ ਲੈ ਕੇ ਸ਼ਰਨਜੀਤ ਨੂੰ ਉਸਦਾ ਹੱਕ ਦੇਵੇ ਪਰ ਬਾਜਵਾ ਨਹੀਂ ਮੰਨਦਾ ਤੇ ਕਹਿੰਦਾ ਹੈ ਕਿ ਉਸ ਨਾਲ ਮਜਬੂਰੀ ਵਿੱਚ ਸ਼ਾਦੀ ਕੀਤੀ ਸੀ ਤੇ ਹੁਣ ਉਹ ਉਸਨੂੰ ਆਪਣੇ ਘਰ ਨਹੀਂ ਰੱਖਣਾ ਚਾਹੁੰਦਾ। ਉਹ ਕਹਿੰਦਾ ਹੈ ਕਿ ਕਿਸੇ ਕਾਨੂੰਨ, ਪਾਬੰਦੀ ਜਾਂ ਸਦਾਚਾਰ ਦੇ ਨਿਯਮ ਅਧੀਨ ਉਸਦਾ ਸ਼ਰਨਜੀਤ ਨਾਲ ਸਮਝੌਤਾ ਨਹੀਂ ਹੋ ਸਕਦਾ। ਉਹ ਕਹਿੰਦਾ ਹੈ ਕਿ ਉਸਨੂੰ ਕਤਲ ਕਰਨਾ ਤੇ ਕੈਦ ਹੋਣਾ ਮਨਜ਼ੂਰ ਹੈ ਪਰ ਸ਼ਰਨਜੀਤ ਦੀ ਸ਼ਕਲ ਦੇਖਣੀ ਮਨਜ਼ੂਰ ਨਹੀਂ। ਉਹ pistol ਕੱਢ ਕੇ ਜੇਬ ਵਿੱਚ ਪਾ ਲੈਂਦਾ ਹੈ। ਢਿੱਲੋਂ ਦੇ ਜਾਣ ਮਗਰੋਂ ਬਾਜਵਾ pistol ਕੱਢ ਕੇ ਮੱਥੇ ਤੇ ਰੱਖਦਾ ਹੈ ਪਰ ਉਸਦਾ ਗੁਆਂਢੀ ਦੋਸਤ ਹਕੂਮਤ ਰਾਏ ਆ ਕੇ ਉਸ ਪਾਸੋਂ pistol ਖੋਹ ਲੈਂਦਾ ਹੈ ਤੇ ਮੇਜ ਦੀ ਦਰਾਜ ਵਿੱਚ ਰੱਖ ਕੇ ਅੱਗੇ ਖਲੋ ਜਾਂਦਾ ਹੈ। ਬਾਜਵਾ ਉਸਨੂੰ ਕਹਿੰਦਾ ਹੈ ਕਿ ਉਹ ਅਜੀਬ ਘੁੰਮਣ-ਘੇਰੀਆਂ ਵਿੱਚ ਫਸ ਗਿਆ ਹੈ ਤੇ ਉਸ ਅੱਗੇ ਮੌਤ ਤੋਂ ਬਿਨਾਂ ਹੋਰ ਕੋਈ ਚਾਰਾ ਨਹੀਂ। ਉਹ ਰਾਏ ਦੇ ਪੁੱਛਣ ਤੇ ਕਹਿੰਦਾ ਹੈ ਕਿ ਉਸਨੂੰ ਕਹਿੰਦਾ ਹੈ ਕਿ ਉਹ ਸਾਰੀ ਗੱਲ ਸ਼ਾਮ ਤੱਕ ਦੱਸੇਗਾ। ਉਸਨੇ ਰਾਏ ਨੂੰ ਕਿਹਾ ਕਿ ਜੇਕਰ ਕੋਈ ਅਜਨਬੀ ਆਵੇ ਤਾਂ ਉਹ ਉਸਨੂੰ ਕੁਝ ਨਾ ਦੱਸੇ ਤੇ ਜੇ ਮਰਸੀ ਆਵੇ ਤਾਂ ਉਸਨੂੰ ਕਹਿਣਾ ਕਿ ਉਹ Metro Hotel ਵਿੱਚ ਹੈ।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 ਇਹੋ ਹੀ ਬਾਜਵੇ ਦੀ ਦੂਜੀ ਪਤਨੀ ਹੈ। ਸ਼ਰਨਜੀਤ ਨੂੰ ਉਸਦੀ ਸ਼ਕਲ ਬੜੀ ਮਾਸੂਮ ਤੇ ਸਾਊ ਜੀ ਦਿਖਾਈ ਦਿੰਦੀ ਹੈ। ਸ਼ਰਨਜੀਤ ਉਸਨੂੰ ਕੋਈ ਸਜਾ ਦੇਣ ਦੇ ਹੱਕ ਵਿੱਚ ਨਹੀਂ। ਉਹ ਕਹਿੰਦੀ ਹੈ ਕਿ ਉਹ ਇੰਨੇ ਵਿੱਚ ਹੀ ਬਹੁਤ ਖੁਸ਼ ਹੈ ਕਿ ਉਸ ਅਹ ਉਸਦੇ ਬੱਚੇ ਨੂੰ ਉਸਦਾ ਪਿਤਾ ਮਿਲ ਜਾਵੇ। ਉਹ ਪਤੀ ਦੇ ਮਿਲਣ ਦੀ ਆਸ ਆਪਣੇ ਹਿਰਦੇ ਵਿੱਚ ਨਹੀਂ ਰੱਖਦੀ। ਪਰ ਸੁਖਦੇਵ ਇਸ ਵਿਚਾਰ ਨਾਲ ਸਹਿਮਤ ਨਹੀਂ। ਉਹ ਹਰ ਕੀਮਤ ਤੇ ਭਰਜਾਈ ਨੂੰ ਭਰਾ ਦੇ ਘਰ ਵਸਾਉਣਾ ਚਾਹੁੰਦਾ ਹੈ। ਇੰਨੇ ਨੂੰ ਢਿੱਲੋਂ ਆ ਜਾਂਦਾ ਹੈ ਤੇ ਉਹਨਾਂ ਨੂੰ ਬਾਜਵੇ ਦੇ ਗੁੱਸੇ ਬਾਰੇ ਦੱਸਦਾ ਹੈ।

hello

ਸਤਿ ਸ਼੍ਰੀਅਕਾਲ ਜੀ ਹੋਰ ਕਿ ਹਾਲ ਏ

ਬੜੇ ਦੂਰ ਦੂਰ ਰਹਿੰਦੇ ਹੋ ਸਾਡੇ ਕੋਲੋਂ ਬੜਾ ਕੋਈ ਇਹ ਨਹੀਂ ਕਰਦੇ ਬਇ ਚਲੋ ਅਪਣੇਆਂ ਅੱਸੀ ਆਪਣੇਆ ਨੂੰ ਜਰਾ ਕਰਕੇ ਮਿਲ ਕੇ ਆਈਯੇ ਬੱਸ ਰਿਸ਼ਤੇਦਾਰੀਆਂ ਦੇ ਮਾਮਲੇ ਬੜੇ

time ਹੀ ਨਹੀਂ ਲਗਦਾ ਬੱਚਿਆਂ ਵਿਚ ਮੈਨੂੰ ਤੇ ਨਹੀਂ ਮੈਨੂੰ ਤੇ ਪਤਾ ਪਹਿਲਾਂ ਬਹੁਤ ਪਿਆਰ ਸੀ ਸਾਡਾ ਹੁਣ ਤੇ ਬੜੀ ਦੂਰ ਦੂਰ ਰਹਿੰਦੇ ਨੇ ਸਾਡੇ ਕੋਲੋਂ

ਹੁਣ ਮੰਮੀ ਤੇ ਜਾ ਹੀ ਸਕਦੇ ਨੇ ਨਾ ਮਿਲਣ ਤੁਹਾਨੂੰ

ਹੁਣ ਉਹ ਸਾਡੀ ਭੈਣ ਹੈਗੀਏ ਇੱਕ ਹੋਰ ਗੁੱਡੀ ਉਹ ਵੀ ਨਹੀਂ ਆਂਦੀ ਸਾਡੇ ਕੋਲ ਕਿਹਨਾਂ time ਹੋ ਗਯਾ ਅੱਛਾ ਜ਼ਿਆਦਾ busy ਹੋਣੀ ਏ ਨਾ ਹੰ ਬੱਸ ਜ਼ਿਆਦਾ busy ਹੋ ਗਯੀ ਏ ਕਿਉਂਕਿ ਓਹਦੀ ਅ ਨੂੰਹ ਪੜਾਨ ਜਾਂਦੀ ਏ school ਤੇ ਉਹ ਇਸ ਕਰਕੇ busy ਜ਼ਿਆਦਾ ਹੋ ਗਯੀਏ ਮੇਰੇ ਕੋਲ ਆਂਦੀ ਨਹੀਂ ਹੁਣ ਆਣਾ ਬੰਦ ਕਰਤਾ ਮੇਰੇ ਕੋਲ ਮੈਨੂੰ ਮਹਿਸੂਸ ਹੁੰਦਾ ਬਇ ਮੇਰੇ ਰਿਸ਼ਤੇਦਾਰ ਮੇਰੇ ਕੋਲੋਂ ਦੂਰ ਹੋ ਗਏ ਨੇ ਪਤਾ ਨਹੀਂ ਕਿਓਂ ਦੂਰ ਤੇ ਅੱਜ ਕੱਲ ਸਭ ਹੋਇ ਜਾਂਦਾ ਦੀਦੀ ਰਿਸ਼ਤੇਦਾਰੀਆਂ ਚ ਕੋਈ ਮਿਠਾਸ ਨਹੀਂ ਰਹੀ ਏ ਹੁਣ

ਹੰ ਹਨਜੀ ਓਰ ਨਾ ਹੁਣ ਰਿਸ਼ਤੇਦਾਰੀਆਂ ਚ ਮਿਠਾਸ ਖਤਮ ਹੋ ਗਈਏ ਸਭ ਕਹਿੰਦੇ ਨੇ ਅਪਣਾ ਪਰਿਵਾਰ ਬੱਸ ਅਪਣਾ ਪਰਿਵਾਰ ਹੋਰ ਅਪਣਾ ਅਪਣਾ ਰਿਹ ਗਯਾ ਸਾਰਿਆਂ ਨੂੰ

ਲੇਕਿਨ ਜਦੋ ਘਰ ਕੋਈ ਆਵੇ ਤੇ ਮਨ ਹੋਰ ਖੁਸ਼ ਹੁੰਦਾ ਬੰਦੇ ਦਾ ਬਇ ਚਲੋ ਰਿਸ਼ਤੇਦਾਰ ਆਯਾ ਬਵੋ ਕੋਈ ਪਤਾ ਚਲਦਾ ਬਇ ਸਾਡਾ ਕੋਈ ਰਿਸ਼ਤੇਦਾਰ ਆਯਾ ਮਿਲਣ ਆਯਾ ਵੋਟੀਆਂ ਵੀ ਖੁਸ਼ ਹੁੰਦੀਆਂ ਨੇ ਅੱਸੀ ਵੀ ਖੁਸ਼ ਹੋਣੇ ਆਂ ਬੱਚੇ ਵੀ ਖੁਸ਼ ਹੁੰਦੇ ਨੇ ਮਿਲਣਾ ਚਾਹਿਦਾ ਨਾ

ਤੇ ਨੂੰਹਾਂ ਨੂੰ ਪਤਾ ਕਿੱਦਾਂ ਲਗੇਗਾ ਕਿ ਸਾਡੀ ਵੀ ਮਾਸੀ ਏ ਆ ਤਾਇ ਏ ਹਾਂ ਤੇ ਵੋਟੀਆਂ ਵੀ ਕਹਿੰਦਿਆਂ ਨੇ ਅੱਸੀ ਤੇ ਜੱਦ ਦੇ ਆਏਆ ਤਦੋਂ ਦਾ ਤੁਹਾਡਾ ਤੇ ਕੋਈ ਰਿਸ਼ਤੇਦਾਰ ਹਾਡੇ ਘਰ ਆਂਦਾ ਨਹੀਂ ਤੁਸੀ ਤੇ ਇੰਝ ਗੱਲਾਂ ਕਰਦੇ ਹੋ ਸਦਾ ਬੜਾ ਪਿਆਰ ਏ ਮੈਂ ਬੱਸ ਅਪਣੇ ਅਪਣੇ busy ਹੋ ਗਏ ਨੇ ਕਿ ਕਰ ਸਕਦੇ ਆ ਅੱਸੀ ਪਿਆਰ ਪਹਲੇ ਸੀ ਹੁਣ ਪਿਆਰ ਹੀ ਨੀ ਰੇਯਾ ਕਿਸੀ ਵਿਚ ਪਤਾ ਕਿ ਗੱਲ ਹੁਣ ਆਪੋ ਆਪਣੀ family ਚ ਸਾਰੇ ਹੀ ਹੋ ਗਏ ਨੇ ਮਸਤ

time ਹੀ ਨਹੀਂ ਹੁੰਦਾ ਪੋਤਿਆਂ ਪੋਤੇ ਹੋ ਗਏ ਨੇ ਉਹਨਾਂ ਚ ਮਸਤ ਹੋ ਗਏ ਨੇ ਹੋਰ ਸਾਰਿਆਂ ਨੂੰ ਆਪਣੀ ਆਪਣੀ ਪਯੀ ਦੀਏ ਜੋ ਕੁਛ ਏ ਅੱਸੀ ਹੋਆ ਬੱਸ

ਤੁਹਾਡੇ ਵੀ ਰਿਸ਼ਤੇਦਾਰ ਇਸਤਰਾਂ ਹੀਏ ਕੇ ਆ ਜਾਂ ਸਾਡੇ ਹੀ ਇੰਝ ਨੇ ਸਭ ਦੇ ਦੀਦੀ ਅੱਜ ਕੱਲ

ਜਿੱਦਾਂ ਦਾ ਮਾਹੌਲ ਚਲਦਾ ਪੀਯਾ ਨਾ ਅੱਜ ਕੱਲ ਰਿਸ਼ਤੇਦਾਰ ਸਭ ਦੇ ਇਦਾ ਦੇ ਹੀਣੇ ਅੱਛਾ ਕੋਈ ਨਹੀਂ ਕਿਸੀ ਨੂੰ ਬਹੁਤਾ ਬੁਲਾ ਕੇ ਰਾਜੀ

ਬੱਚੇ ਸਭ ਕੁਛ

ਹੋਰ ਬੱਚਿਆਂ ਦੀ memory ਬੜੀ ਤੇਜ ਏ ਅੱਜ ਕੱਲ ਇੱਕ ਫੋਨ ਨੇ ਬੜੀ ਤੇਜ ਕੀਤੀ ਦੀ ਏ memory

ਇਸੇ ਤਰ੍ਹਾਂ ਹੀਓਂ ਮੇਰੀ ਪੋਤੀ ਵੀ ਹੈਗੀ ਆ ਬੜੀ ਸ਼ੈਤਾਨ ਹੈਹੀਏ ਅੱਛਾ ਜੀ ਬੜੀ ਸ਼ੈਤਾਨ ਏ ਬੜੀ ਸ਼ੈਤਾਨ ਪਰ ਘਰ ਕੋਈ ਆਜੇਨਾ ਪਿਆਰ ਬੜਾ ਕਰਦੀਏ ਉਹ ਤੇ ਜੇ ਜਦੋ ਕੋਈ ਚਲੇ ਜਾਇ ਫੇਰ ਪੁੱਛਦੀ ਏ ਫੇਰ ਬਇ ਉਹ ਕਦੋ ਆਣਗੇ ਉਹ ਸਾਡੇ ਕੀਨੇ ਸਾਡੀ ਮਾਸੀ ਲਗਦੀ ਏ ਸਾਡੀ ਵੋ ਲਗਦੀ ਏ ਫੇਰ ਇੰਝ ਬਾਰ ਬਾਰ ਪੁੱਛੇਗੀ ਕਦੋ ਆਣ ਗੇ ਹੋਰ ਤੁਹਾਡੇ ਬਚੇ ਵੀ ਇੰਝ ਹੀ

ਹਾਂਜੀ ਬੱਚੇ ਤੇ ਪੁੱਛਦੇ ਹੀ ਨੇ ਕੌਣ ਮੰਮਾ ਆਯਾ ਰਿਸ਼ਤੇਦਾਰ ਤੇ ਪੁੱਛਦੇ ਹੀ ਨੇ ਕੌਣ ਆਯਾ ਕੌਣ ਨਹੀਂ ਤੇ ਦਸਣਾ ਪੈਂਦਾ ਬੱਚਿਆਂ ਨੂੰ

ਫੇ ਤਾਂਹੀ ਪਤਾ ਲਗਦਾ ਨਾ ਨਹੀਂ ਤੇ ਏਦਾਂ ਤੇ ਬੱਚਿਆਂ ਨੂੰ ਪਤਾ ਹੀ ਨਹੀਂ ;ਲਗਣਾ ਸਾਡੇ ਰਿਸ਼ਤੇਦਾਰਾਂ ਦਾ ਹਂ ਉਹ ਤੇ ਹੈ ਹੀਏ ਚਾਹੇ ਉਹ ਬੋਲਦਾ ਏ ਮੰਮੀ ਦੇ ਪੈਕੇਯੋ ਕੋਈ ਆਏ ਯਾ ਸਾਡੇ ਪੈਕੇਯੋ ਕੋਈ ਆਏ ਬੱਚਿਆਂ ਨੂੰ ਦਸਣਾ ਪੈਂਦਾ ਨਾਨਕੇਯਾ ਦਾ ਤੇ ਪਤਾ ਹੁੰਦਾ ਬੱਚਿਆਂ ਨੂੰ ਕਿ ਸਾਡੇ ਮਾਮੂ ਏ ਕ ਨਾਨੂ ਏ ਆਹ ਬਚੇ ਗੱਲਾਂ ਸਾਰੀਆਂ ਸਮਝਦੇ ਨੇ

ਬੱਚੇ ਗੱਲਾਂ ਸਾਰੀਆਂ ਸਮਝਦੇ ਨੇ

ਤੇ ਫੇਰ ਪੁੱਛਦੇ ਨੇ ਫੇਰ ਕਹਿਦਾ ਬਚੋ ਹੁਣ ਅੱਸੀ ਕਿ ਕਰ ਸਕਦੇ ਆ ਹਰ ਕੋਈ ਆਪਣੇ ਪਰਿਵਾਰ ਚ busy ਹੈਗਾ ਅੱਸੀ ਓਹਨਾ ਦੇ time ਤੇ ਗੱਲ ਹੁੰਦੀ ਏ ਬਇ ਜਦੋ ਕੋਈ ਆਜੇ ਤੇ ਠੀਕ ਏ ਨਹੀਂ ਤੇ

ਹੁਣ ਤੇ ਇਸਤਰ੍ਹਾਂ ਹੀਏ

ਬੰਦਿਆਂ ਦੇ ਅੱਜ ਕੱਲ ਮੋਹ ਪਿਆਰ ਰਹੇ ਅੱਜ ਕੱਲ ਤਾਏ ਚਾਚੇਆਂ ਦਾ ਨਹੀਂ ਪਿਆਰ ਰਹੀਆਂ

ਤਾਏ ਚਾਚੇਆ ਦਾ ਪਿਆਰ ਰਹੀਆਂ ਤਾਏ ਚਾਚੇ ਨੀ ਇੱਕ ਦੂੱਜੇ ਨੂੰ ਵੇਖ ਸਕਦੇ ਤੇ ਰਿਸ਼ਤੇਦਾਰੀਆਂ ਤੇ ਦੂਰ ਹੂ ਬੜੀਆਂ ਨੇ ਜਦੋ ਆਣ ਗਏ ਤੇ ਓਦੋ ਮਿਲਣ ਗੇ ਕੋਲ ਰਹਿੰਦੇ ਨੇ ਤਾਏ ਚਾਚੇ ਤਾ ਵੀ ਕਿਹੜੇ ਮਿਲ ਗਏ ਤੇ ਸਤਿ ਸ਼੍ਰੀਅਕਾਲ ਨਹੀਂ ਤਾ ਵਰਨਾ ਕੌਣ ਕਿਸੀ ਕੋਲ time ਹੈਗਾ ਆਣ ਦਾ ਕਿਸੀ ਦੇ ਘਰ ਹੋਰ ਸਾਰੇ ਹੀ busy ਨੇ ਅੱਜ ਕੱਲ ਅਹਿਓ ਕਹਿੰਦੇ ਨੇ ਅੱਸੀ busy ਆ time ਨਹੀਂ ਹੈ time ਨਹੀਂ ਹੈ

ਹੋਰ ਸਾਡੇ ਵੀ ਏਦਾਂ ਹੀ ਨੇ ਦੀਦੀ ਮਾਹੌਲ ਕਿਸੇ ਕੋਲ time ਹੀ ਨਹੀਂ ਹੈ ਆਂ ਜਾਨ ਦਾ ਹੋਰ ਹੋਰ ਮੈਂ ਤੇ ਫੇਰ ਹੀ ਕਹਿਣੀ ਆਂ ਬਇ ਆਪਸ ਵਿਚ ਬੰਦੇ ਨੂੰ ਪਿਆਰ ਰੱਖਣਾ ਚਾਹੀਦਾ ਕਿਸੇ ਕੋਲੋਂ ਕੋਈ ਬੈਠੇ ਕੋਈ ਖਲੋਏ ਕੋਈ ਗੱਲ ਬਾਤ ਕਰੇ ਕਿਸੇ ਨੂੰ ਕਿਸੇ ਦੇ ਬੱਚੇ ਨੂੰ ਵੀ ਅੱਗੋਂ

ਸਹੀ ਗੱਲ ਏ ਪਤਾ ਚਲਣਾ ਚਾਹੀਦਾ ਬੱਚਿਆਂ ਨੂੰ

ਓਹਨਾ ਨੂੰ time ਹੀ ਨੀ ਮਿਲਦਾ ਪੜਾਇ ਵਿੱਚੋ ਹੀ ਪੜਾਇ ਦਾ burden ਜ਼ਿਆਦਾ ਹੋ ਗਯਾ ਨਾ ਅੱਜ ਕੱਲ

ਤੇ ਹੋਰ ਤੁਸੀ ਸੁਣਾਓ ਨਾ ਮੈਂ ਤੇ ਤੁਹਾਨੂੰ ਦੋਬਾਰਾ ਫੇਰ ਪੁੱਛਦੀ ਆ ਬਇ ਰਿਸ਼ਤੇਦਾਰੀ ਚ ਮਿਠਾਸ ਹੋਣੀ ਬਹੁਤ ਜਰੂਰੀ ਏ ਉਹ ਤੇ ਹੈਹੀਏ ਪਰ ਅੱਜ ਕੱਲ ਹੈ ਨਹੀਂ ਨਾ ਬਿਲਕੁਲ ਹੂ ਉਲਟਾ ਜਮਾਨਾ ਆ ਗਯਾ ਹੱਮ ਜਮਨਾ ਉਲਟਾ ਨਹੀਂ ਆਯਾ

ਬੰਦੇ ਵੀ ਉਲਟੇ ਹੋ ਗਏ ਨੇ

ਅ ਮਤਲਬ ਕਿ time ਦੇ according ਜਿਸਤਰਾਂ ਦਾ ਕੋਈ ਟੀਮ ਆ ਰੇਯਾ ਬੱਚੇ ਜਿਸ ਤਰਾਂ ਦੇ ਹੋ ਰਹੇ ਨੇ ਸ਼ਰਾਰਤੀ ਉਸਤੋਂ ਕਰਕੇ ਬੱਚੇ ਥੋੜੇ ਮਾਂ ਪਿਓ ਵੀ ਦੂਰ ਹੋ ਗਏ ਨੇ ਰਿਸ਼ਤੇਦਾਰੀਆਂ ਤੋਂ ਬੱਸ ਆਪਣੇ family ਚ ਹੀ ਮਸਤ ਰਹਿੰਦੇ ਨੇ ਇੱਕ ਦੂੱਜੇ ਦੇ ਦੂਰ ਨਹੀਂ ਜਾਂਦੇ ਨੇੜੇ ਨਹੀਂ ਜਾਂਦੇ

ਬੱਸ ਨਾਨਕੇ ਤੇ ਜਾਂ ਦਾਦਕੇ ਮਾਸੀਆਂ ਮੁਸਿਯਾ ਤੇ ਹੋ ਗਈਆਂ ਦੂਰ ਬੜੀ ਦੂਰ ਮਾਸੀਆਂ ਮੁਸਿਯਾ ਕੋਈ ਨਹੀਂ ਜਾਂਦਾ ਹੁਣ ਜੇਦੀ ਨਜਦੀਕ ਹੋਏ ਗਈ ਮਾਸੀ ਓਹਨੂੰ ਤੇ ਚਲੋ ਮਾਸੀ ਦਾ ਪਿਆਰ ਮਿਲ ਜਾਂਦਾ ਤੇ ਜੇਦੀਆਂ ਦੂਰ ਮਾਸੀਆਂ ਨੇ ਓਹਨਾ ਨੂੰ ਮਾਸੀ ਜਦੋ ਆਏ ਗਈ ਮਾਸੀ ਓਦੋ ਵੇਖਾਂਗੇ ਮਾਸੀ ਹੈਗੀਏ ਮਾਸੀ ਏ ਕੇ ਕੌਣ ਏ ਹੰ ਹੁਣ ਕਿਧਰੇ ਸਾਲ ਬਾਦ ਆਏਗੀ ਮਾਸੀ

ਆਹ ਫੇਰ ਲਗੇਗਾ ਪਤਾ ਮਾਸੀ ਆਈਏ ਤੇ ਰਹਿਣ ਵਾਸਤੇ ਆਈਏ

ਹੁਣ ਮੇਰੀ ਵੀ COUSIN ਚਲੇ ਗਯੀ ਬਾਹਰ

ਤੇ ਹੁਣ ਬੱਚਿਆਂ ਨੂੰ ਤੇ ਪਤਾ ਚਲੋ ਮਾਸੀ ਏ ਜਦੋ ਕਦੀ phone ਆਏਗਾ ਨਹੀਂ ਤੇ ਬੱਚੇ ਭੋਲ ਭੁੱਲ ਜਾਂਦੇ ਨੇ

ਨਹੀਂ ਵਟਾਲੇ ਮੇਰੇ ਪੇਕੇਯੋ

ਵਿਆਹੀ ਸੀ ਨਾ ਬਾਹਰ ਚਲੀ ਗਯੀਏ

ਹਾਂ ਉਹ ਮੀਆਂ ਬੀਬੀ ਬਾਹਰ ਨੇ

ਹੋਰ ਹੋਰ ਫੇਰ ਛੁਟੀਆਂ ਚ ਕਿ program ਏ ਓਥੇ ਜਾਨ ਦਾ ਛੁਟੀਆਂ ਹਾਂ ਛੁਟੀਆਂ ਚ ਚੱਕਰ ਲਗਦਾ ਪੇਕੇ ਸਾਡਾ

ਹਾਂ ਫੇਰ ਤੇ ਛੁਟੀਆਂ ਪੂਰੀਆਂ ਬਿਤਾ ਕੇ ਹੀ ਏਨੀ ਆ ਕਿਉਂਕਿ ਦੇਰ ਬਾਅਦ ਜਾਣੀ ਆ ਨਾ ਏ ਛੁਟੀਆਂ ਕਹਿੰਦੇ ਮਹੀਨੇ ਪੈਂਦੀਆਂ ਨੇ ਛੁਟੀਆਂ ਪੈਂਦੀਆਂ ਮਈ ਵਿੱਚ last ਵਿੱਚ ਅੱਛਾ ਮਈ ਦੇ last ਚ

ਅੱਛਾ ਫੇਰ ਖੂਬ ਕਿਧਰੇ ਮਨੋਰੰਜਨ ਕਰਨਾ ਆ ਕੇ ਹੋਰ ਵੀ ਕਿਧਰੇ ਜਾਣਾ ਬਹੁਤਾ ਹੁੰਦਾ ਏ ਤੇ ਫੇਰ ਦਰਬਾਰ ਸਾਹਿਬ ਹੋ ਆਈਦਾ

ਹਾਂ ਯਾ ਕਿਸੇ ਰਿਸ਼ਤੇਦਾਰ ਨੂੰ ਮਿਲ ਆਈਦਾ ਕੋਈ ਜ਼ਿਆਦਾ ਨਜਦੀਕੀ ਏ ਜੇੜਾ ਸਾਨੂ ਯਾਦ ਕਰਦਾ

ਜੇ ਤੁਸੀ ਹੋਰ ਜੇ ਜਾਣਾ ਵੇ ਛੁਟਿਆ ਬੀਤਾਣ ਤੇ ਫੇਰ ਤੇ ਜਾਣਾ ਪਏਗਾ

ਹੋਰ ਸੁਣਾਓ ਤੁਸੀ ਨਹੀਂ ਜਾਣਾ ਮੈਂ ਨਹੀਂ ਜਾਣਾ ਮੈ ਅ ਵੋਟੀ ਕਹਿੰਦੀ ਮੈ ਜਾਣਾ ਪੇਕੇ